ਮੈਂ ਤੁਹਾਨੂੰ ਇਹ ਦਸ ਪਛੁਹਣਾ ਚਾਵਾਂਗਾ ਕਿ ਕਿਸਾਨਾਂ ਨੂੰ ਇਸ ਤੋਂ ਅਲਾਵਾ ਕੁਛ ਰਸਾਇਣਿਕ ਖਾਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾ ਫਿਰ, ਨਹੀਂ ਕਰਨਾ ਚਾਹੀਦਾ ਤਾਂਕਿ ਓਹਨਾ ਦੀ ਫਸਲ ਦੇ ਉਤਪਾਦਾਂ ਵਿਚ ਤਾ ਕਮੀ ਨਾ ਆਏ ਲੇਕਿਨ ਜਮੀਨ ਦਾ ਉਪਜਾਊਪੁਣਾ ਵੀ ਕਾਇਮ ਰਹਿ ਸਕੇ ਜੇ ਅਗਰ ਕਰ ਗੱਲ ਕਰ ਲਾਈਏ ਖੇਤੀਬਾੜੀ ਵਿਚ ਰਸਾਇਣਿਕ ਖਾਦਾਂ ਦੀ ਤਾਂ ਰਸਾਇਣਿਕ ਖਾਦਾਂ ਦੀ ਵਰਤੋਂ ਕਿਸਾਨ ਨੂੰ ਘਟ ਕਰਨੀ ਚਾਹੀਦੀ ਹੈ l ਅਤੇ ਉਹ ਹੀ ਰਾਸਾਇਨਿਕ ਖਾਦਾਂ ਵਰਤਣੀਆਂ ਚਾਹੀਦੀਆਂ ਹਨ ਜਿਸ ਨਾਲ ਕਿ ਭੋਜਨ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ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 ਧਰਤੀ ਦਾ ਹੇਠਲਾ ਪਾਣੀ ਹੈ ਉਹ ਵੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਨਾਲ ਕਿ ਇਹ ਨਤੀਜੇ ਨਿਕਲ ਕੇ ਆਏ ਹਨ ਕੀ ਕਈ ਤਰ੍ਹਾਂ ਦੀਆਂ ਬਿਮਾਰੀਆਂ,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

ਜ਼ਿਆਦਾ ਨਹੀਂ ਰੱਖਣਾ ਪੈਂਦਾ ਅਤੇ ਇਹਨਾਂ ਵਿਚ ਕਿਸਾਨ ਨੂੰ ਸਿਰਫ ਥੋੜੇ ਹੀ ਪਾਣੀ ਦੀ ਜਰੂਰਤ ਪੈਂਦੀ ਹੈ ਅਤੇ ਇਹ ਦੇਸੀ ਤਰੀਕੇ ਨਾਲ ਹੀ ਉਗਾਈ ਜਾਂਦੀ ਹੈ l ਇਸ ਤੋਂ ਅਲਾਵਾ ਜੇ ਆਪਾਂ ਗੱਲ ਕਰੀਏ ਤਾ ਪਾਣੀ ਦੀ ਜਿਹੜੀ ਮਾਤਰਾ ਹੈ ਉਸਨੂੰ ਕਾਇਮ ਰੱਖਣ ਦੇ ਲਈ ਕਿਸਾਨ ਨੂੰ ਗੰਨੇ ਵਰਗੀਆਂ ਜਾ ਕੁਛ ਹੋਰ ਫਸਲਾਂ ਵੀ ਉਗਾਣੀਆਂ ਚਾਹੀਦੀਆਂ ਹਨ ਜਿਸ ਨਾਲ ਪਾਣੀ ਦਾ ਸਤਰ ਜੋ ਦਿਨੋ ਦਿਨ ਘਟਦਾ ਜਾ ਰਿਹਾ ਹੈ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 ਜਿਵੇਂ ਝੋਨੇ ਦੀ ਫਸਲ ਵਿਚ ਬਹੁਤ ਜ਼ਯਾਦਾ ਪਾਣੀ ਦਾ ਇਸਤੇਮਾਲ ਲੀਤਾ ਜਾਂਦਾ ਹੈ ਕਿਸਾਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਝੋਨੇ ਦੀ ਫਸਲ ਨੂੰ ਛੱਡ ਕੇ ਕੁਛ ਹੋਰ ਫਸਲਾਂ ਜਿਵੇ ਨਰਮੇ ਜਾ ਕਪਾਹ ਦੀ ਫਸਲ ਜਾ ਫੇਰ ਕੁਛ ਦਾਲਾਂ ਦੀਆਂ ਫਸਲਾਂ ਹਨ ਉਹਨਾਂ ਦੀ ਖੇਤੀ ਵੀ ਜਰੂਰਕਰਨੀ ਚਾਹੀਦੀ ਹੈ l ਜਿਸ ਨਾਲ ਕੀ ਹੋਏਗਾ ਕਿ ਇੱਕ ਤਾਂ ਪਾਣੀ ਦੀ ਬੱਚਤ ਹੋਏਗੀ ਦੂਸਰਾ ਹਨ ਫਲੀਦਾਰ ਫਸਲਾਂ ਨੂੰ ਤਿਆਰ ਕਰਨ ਦੇ ਬਾਅਦ ਜੋ ਹਨ ਦੀ ਰਹਿੰਦ ਖੂੰਦ ਹੋਏਗੀ ਓਹਨਾ ਨੂੰ ਜਮੀਨ ਦੇ ਵਿਚ ਬੋਣ ਦੇ ਨਾਲ ਜਮੀਨ ਵਿਚ ਨਾਈਟ੍ਰੋਜਨ ਅਤੇ ਕਾਰਬਨਿਕ ਪਦਾਰਥਾਂ ਦੀ ਮਾਤਰਾ ਵਧੇਗੀ ਇਸ ਨਾਲ ਕੀ ਹੋਏਗਾ ਕੀ ਜਮੀਨ ਦਾ ਖਾਰਾਪਨ ਖਤਮ ਹੋਏਗਾ ਅਤੇ ਜਮੀਨ ਵੱਧ ਤੋਂ ਵੱਧ ਫਸਲ ਪੈਦਾ ਕਰਨ ਲਈ ਤਿਆਰ ਹੋ ਪਾਏਗੀ ਮੈਂ ਇੱਕ ਗੱਲ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਆ ਕੀ ਜੋ ਕਿਸਾਨ ਹੈ ਕਿ ਹਨ ਨੂੰ ਆਪਣੀ ਜਮੀਨ ਦੇ ਨਾਲ ਨਾਲ ਕੁਛ ਹੋਰ ਧੰਦੇ ਵੀ ਕਰਨੇ ਚਾਹੀਦੇ ਹਨ ਜਿਸ ਨਾਲ ਕਿ ਹੋਏਗਾ ਕਿ ਓਹਨਾ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਸਕੇ ਤੇ ਆਪਾਂ ਗੱਲ ਕਰੀਏ ਫਸਲਾਂ ਦੀ ਤਾਂ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 ਕਿਸਾਨ ਕੋਲ ਆਮਦਨ ਦਾ ਕੋਈ ਵੀ ਸਾਧਨ ਨੀ ਹੁੰਦਾ l ਤੁਸੀਂ ਕਿਸਾਨਾਂ ਨੂੰ ਕੋਈ ਸਲਾਹ ਦੇਣਾ ਚਾਹੋਂਗੇ ਕਿ ਕਿਸਾਨਾਂ ਨੂੰ ਆਪਣੀ ਖੇਤੀਬਾੜੀ ਦੇ ਨਾਲ ਨਾਲ ਹੋਰ ਕਿਹੜੇ ਧੰਦੇ ਕਰਨੇ ਚਾਹੀਦੇ ਹਨ ਤਾਂਕਿ ਓਹਨਾ ਦੀ ਆਮਦਨ ਵਿੱਚ ਕੀਤੇ ਨਾ ਕੀਤੇ ਵਾਧਾ ਹੋ ਸਕੇ ਮੈਂ ਕਿਸਾਨਾਂ ਨੂੰ ਇਹ ਸੁਝਾਵ ਦੇਣਾ ਚਾਹੁੰਦਾ ਹਾਂ ਕਿ ਓਹਨਾ ਨੂੰ dairy ਦਾ ਧੰਦਾ ਕਰਨਾ ਚਾਹੀਦਾ ਹੈ ਕਿਉਂਕਿ dairy ਦੇ ਧੰਦੇ ਵਿੱਚ ਸਾਨੂੰ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

ਲੋੜ ਚਾਰੇ ਦੀ ਫਸਲਾਂ ਅਤੇ ਕਈ ਵਾਰ ਸਾਨੂ ਡਾਕਟਰਾਂ ਸਹੂਲਤਾਂ ਦੀ ਵੀ ਲੋੜ ਪੈਂਦੀ ਹੈ l ਕਿਸ਼ਨ ਨੂੰ ਸਭ ਤੋਂ ਪਹਿਲਾਂ dairy ਦਾ ਕਿੱਤਾ ਅਪਨਾਉਣ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕੀ ਉਸ ਕੋਲ ਇਹ ਸਾਰੀਆਂ ਸੁਵਿਧਾਵਾਂ ਹਨ ਜੇ ਹਨ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 ਮੈਂ ਤੁਹਾਡੇ ਕੋਲ ਇਹ ਰਾਏ ਲੈਣਾ ਚਾਹੁੰਦਾ ਹਾਂ ਕਿ ਕਿਸਾਨ ਨੂੰ ਇਸ dairy ਦੇ ਧੰਦੇ ਨੂੰ ਅਪਨਾਉਣ ਦੇ ਲਈ ਸਭ ਤੋਂ ਪਹਿਲਾਂ ਜੋ ਮੰਡੀ ਦੀ ਨੇੜਤਾ ਨੂੰ ਮੁੱਖ ਰੱਖ ਕੇ ਹੀ ਇਸ ਕਿੱਤੇ ਨੂੰ ਅਪਣਾਉਣਾ ਚਾਹੀਦਾ ਹੈ l ਇੱਕ ਆਪਾਂ ਗੱਲ ਕਰੀਏ ਜੋ ਕਿਸਾਨ ਆਪਣੀ ਖੇਤੀਬਾੜੀ ਦੇ ਧੰਦੇ ਦੇ ਨਾਲ ਨਾਲ dairy farming ਦਾ ਧੰਦਾ ਅਪਣਾਉਂਦੇ ਹਨ ਤਾ ਓਹਨਾ ਨੂੰ

ਦੇ ਨੇੜੇ ਹੀ ਹੋਵੇ ਕਿਉਂਕਿ ਕਿਸਾਨ ਜੋ ਪਸ਼ੂ ਪਾਲਣਗੇ ਓਹਨਾ ਪਸ਼ੂਆਂ ਨੂੰ ਜੋ ਚਾਰੇ ਦੀ ਜਰੂਰਤ ਹੋਵੇਗੀ ਉਹ ਕੀਤੇ ਨਾ ਕੀਤੇ ਕਿਸਾਨ ਆਪਣੇ ਖੇਤ ਵਿਚ ਹੀ ਊਗਾਓਂਗੇ ਅਤੇ ਓਹਨਾ ਨੂੰ ਕੋਈ ਚਾਰਾ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ ਅਤੇ ਇਹ ਵੀ ਦੇਖਣ ਕਿ ਪਸ਼ੂ ਪਾਲਣ ਦੇ ਲਈ ਜਗ੍ਹਾ ਵੀ ਵਧੀਆ ਹੋਣੀ ਚਾਹੀਦੀ ਹੈ ਤਾ ਜੋ ਪਸ਼ੂਆਂ ਨੂੰ ਕਿਸੀ ਵੀ ਪ੍ਰਕਾਰ ਦੀ ਮੁਸੀਬਤ ਦਾ ਸਾਮਣਾ ਨਾ ਕਰਨਾ ਪਵੇ ਅਖੀਰ ਵਿਚ ਮੈਂ ਕਿਸਾਨਾਂ ਨੂੰ ਇਹ ਹੀ ਸੁਝਾਹ ਦੇਣਾ ਚਾਹਂਗਾ ਕਿ ਓਹਨਾ ਨੂੰ ਆਪਣੇ ਖੇਤੀਬਾੜੀ ਦੇ ਧੰਦੇ ਵਿੱਚੋ ਵੱਧ ਤੋਂ ਵੱਧ ਆਮਦਨ ਕਮਾਉਣ ਦੇ ਲਈ

Hello Hello ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਕਿਵੇ ਹੋ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 ਬਸ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਹੈ?

ਬਸ ਵਧੀਆ ਸਾਰੇ।

ਹਾਂਜੀ ਹੋਰ ਕੀ ਕਰ ਰਹੇ ਸੀ? ਅਹ ਕੁਛ ਨੀ ਬਸ ਜਿਹੜੀ ਆਪਣੀ assignment ਸੀ ਉਹਦਾ ਹੀ ਸੋਚ ਰਹੀ ਸੀ ਕਿ ਕੀ ਕਰਨਾ ਹੈ ਹੋਰ ਵੇਖਾਂ ਇਹ 'ਚ ਕੀ add ਹੋ ਸਕਦਾ ਹੈ ਤੁਸੀਂ ਕੀਤੀ? ਮੈਂ ਅੱਧਾ ਅਧੂਰਾ ਹੀ ਕੀਤਾ ਹੈਗਾ ਹੈ। ਅੱਛਾ ਮੈਂ ਵੀ ਵੇਖਦੀ ਪਈ ਸੀ ਕਿ ਮੈਂ ਕਿਹਾ ਚਲੋ science ਦੀ complete ਕਰ ਲਈਏ ਤੇ ਤੁਸੀਂ ਕੀ ਕੀਤਾ ਮੈਨੂੰ ਦੱਸੋਗੇ ਕੁੱਝ? ਹਾਂਜੀ ਮੈਂ ਦੱਸ ਦਿੰਦੀ ਹਾਂ।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

ਤੋਂ ਅਠਾਰਾਂ ਅਪ੍ਰੈਲ ਉੱਨੀ ਸੌ ਪਚਪਨ ਠੀਕ ਹੈ।

ਤੇ ਇੱਕ ਸਿਧਾਂਤਕ ਅਹ ਭੌਤਿਕ ਵੀ ਸੀਗੇ, ਉਹ ਸਭ ਤੋਂ ਜ਼ਿਆਦਾ ਸਾਪ~ ਅਹ ਸਾਪੇਖਤਾ ਦਾ ਸਿਧਾਂਤ ਅਤੇ ਪੁੰਜ ਊਰਜਾ ਦਾ ਸਮੀਕਰਣ ਲਈ ਜਾਣੇ ਜਾਂਦੇ ਸੀ।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

ਹਾਂਜੀ। ਮੈਂ ਉਹਨਾਂ ਦੇ ਬਚਪਨ ਤੇ ਉਹਨਾਂ ਦੀ ਸਿੱਖਿਆ ਬਾਰੇ ਦੱਸਦੀ ਹਾਂ ਮੈਂ ਉਹ ਤਿਆਰ ਕੀਤਾ ਸੀ ਕਿ ਅਲਬਰਟ ਆਈਨਸਟਾਈਨ ਦਾ ਜਨਮ ਜਰਮਨੀ ਵਿੱਚ ਅਹ ਵੁਟੇਮਬਰਗ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਤੇ ਉਨ੍ਹਾਂ ਦੇ ਜਿਹੜਾ ਪਿਤਾ ਸੀ ਉਹ ਇੱਕ engineer ਤੇ ਇੱਕ salesman ਸਨ, ਤੇ ਉਨ੍ਹਾਂ ਦੀ ਮਾਂ ਜਿਹੜੀ ਸੀ ਅਹ ਪੌਲੀਨ ਆਈਨਸਟਾਈਨ ਸੀ, ਤੇ ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਬੜੀ ਕਠਿਨਾਈ ਹੁੰਦੀ ਸੀ, ਉਹ proper ਬੋਲ ਨਹੀਂ ਸਕਦੇ ਸੀ, ਲੇਕਿੰਨ ਉਹ ਜਿਹੜੇ ਸੀ ਪੜ੍ਹਾਈ ਵਿੱਚ ਕਾਫ਼ੀ ਮਤਲਬ ਹੁਸ਼ਿਆਰ ਸੀ, ਹਮੇਸ਼ਾ ਅਵਲ ਆਉਂਦੇ ਸੀ top ਆਉਂਦੇ ਸੀ, ਤੇ ਉਨ੍ਹਾਂ ਦੀ ਜਿਹੜੀ ਮਾਤ-ਭਾਸ਼ਾ ਸੀ ਉਹ ਜਰਮਨ ਸੀ ਤੇ ਬਾਅਦ ਵਿੱਚ ਉਨ੍ਹਾਂ ਨੇ ਇਟਾਲੀਅਨ ਤੇ ਅੰਗਰੇਜ਼ੀ ਵੀ ਸਿੱਖੀ।

ਤੇ ਇਹ ਉਹੀ company ਹੈ ਜਿੱਥੇ ਕਿ ਬਿਜ਼ਲੀ ਦਾ ਸਮਾਨ ਬਣਦਾ ਆ ਤੇ ਇਸੇ ਹੀ ਮਤਲਬ ਇਸਨੇ ਹੀ ਮਿਊਨਿਕ ਦੇ ਅਕਤੂਬਰ ਮੇਲੇ ਵਿੱਚ ਪਹਿਲੀ ਵਾਰ ਰੋਸ਼ਨੀ ਦਾ ਇੰਤਜ਼ਾਮ ਵੀ ਕੀਤਾ ਸੀ, ਕਿ ਇਹਨਾਂ ਨੇ ਹੀ ਰੋਸ਼ਨੀ ਬਣਾਈ ਸੀ।

ਹਾਂ ਤੇ ਉਹਨਾਂ ਦਾ ਪਰਿਵਾਰ ਯਹੂਦੀ ਧਾਰਮਿਕ ਪਰੰਪਰਾਵਾਂ ਨੂੰ ਨਹੀਂ ਸੀ ਮੰਨਦਾ ਹੁੰਦਾ ਤੇ ਆਈਨਸਟਾਈਨ ਕੈਥੋਲਿਕ ਵਿੱਚ ਮਤਲਬ ਪਾਠਸ਼ਾਲਾ ਵਿੱਚ ਪੜ੍ਹਨ ਗਏ ਆਈਨਸਟਾਈਨ ਜਿਹੜੇ ਸੀ,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

ਉੱਥੇ ਜਾਂਦੇ ਸੀ ਤੇ ਉਹਨਾਂ ਨੂੰ ਸਾਰੰਗੀ ਸੰਗੀਤ ਜਿਹੜਾ ਸੀ, ਉਹ ਬਹੁਤ ਵਧੀਆ ਲੱਗਦਾ ਸੀ, ਉਹਨਾਂ ਨੂੰ ਬਹੁਤ ਆਨੰਦ ਆਉਣ ਲੱਗ ਪਿਆ ਸੀ,

ਤੇ ਮੈਂ ਇਹਨਾਂ ਤੇ ਨਾ ਲੇਖ ਤਾਂ ਲਿਖਿਆ ਲੇਖ ਦਾ ਪ੍ਰਕਾਸ਼ਿਤ ਜਿਵੇਂ ਪਹਿਲਾਂ ਉਸ ਤੋਂ ਪਹਿਲਾਂ ਤੇ ਉਸ ਦੇ ਬਾਅਦ ਵਿੱਚ ਜਿਹੜਾ ਹੋਇਆ ਸੀ,

ਬਰਨੀ ਵਿੱਚ ਨਾ ਨੌਕਰੀ ਦੇ ਸਮੇਂ ਹੀ ਉਸ ਨੇ ਬ੍ਰਹਿਮੰਡ ਦੀ ਬੁਝਾਰਤ ਖੋਝਣ ਲਈ

ਤੇ ਸੁਵਿਟਰਜ਼ਰਲੈਂਡ ਦੀ ਇੱਕ ਪਤ੍ਰਿਕਾ Annals of Physics ਸੀ, ਵਿੱਚ ਸੰਨ ਉੱਨੀ ਸੌ ਪੰਜ ਵਿੱਚ ਇੱਕ ਲੇਖ ਅਹ ਇੱਕ ਲੇਖ ਸੀ

ਦੇ ਸਿਰਲੇਖ ਹੇਠਾਂ ਪ੍ਰਕਾਸ਼ਿਤ ਕਰਵਾਇਆ।

ਤੇ ਛੱਬੀ ਸਾਲ ਦੀ ਉਮਰ ਵਿੱਚ ਇਹਨਾਂ ਨੇ ਪੁਲਾੜੀ ਇੱਕ ਸਾਰਤਾ ਦੇ ਨਾ name ਨੂੰ ਲੱਭਿਆ ਅਤੇ ਤਾਰਾ ਮੰਡਲ ਦੀ ਬਣਾਵਟ ਅਤੇ ਚਾਲ ਦੀ ਘੋਖ ਕੀਤੀ ਸੀ।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

ਇਸ ਦੇ ਉਲਟ ਆਈਨਸਟੀਨ ਨੇ ਕਿਹਾ ਕਿ ਸੁਭਾਵਿਕ ਤੌਰ ਤੇ ਹਰ ਇੱਕ ਸ਼ੈ ਹਮੇਸ਼ਾ ਚਲਦੀ ਰਹਿੰਦੀ ਹੈ।

ਤੇ ਪੁਲਾੜ ਦੀਆਂ ਜਿਹੜੀਆਂ ਸਾਰੀਆਂ ਸ਼ਕਤੀਆਂ ਨੇ ਹੀ ਚਾਲ ਇੱਕ ਦੂਜੀ ਨਾਲ ਸੰਬੰਧਿਤ ਹੈ।

ਫਿਰ ਇਸ ਰੁਕਾਵਟ ਤੋਂ ਕੇਵਲ ਰੋਸ਼ਨੀ ਹੀ ਚਾਲ ਹੀ ਅਡਰੀ ਹੈ।

ਤੇ ਉਹਨਾਂ ਨੇ ਮਤਲਬ ਨਾ ਇੱਕ ਗੱਲ ਸੀ ਉਹਨਾਂ ਨੇ ਇਹ ਵੀ ਸਿੱਧ ਕੀਤਾ, ਕਿ ਦੋ ਬਿੰਦੂਆਂ ਦੇ ਵਿਚਕਾਰ ਸਭ ਤੋਂ ਛੋਟਾ ਜਿਹੜਾ ਰਾਹ ਆ ਉਹ ਇੱਕ ਸਿੱਧੀ ਲਕੀਰ ਨਹੀਂ, ਸਗੋਂ ਇੱਕ ਤਿਰਛੀ ਲਕੀਰ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਸਾਡੇ ਇਸ ਪੁਲਾੜ ਵਿੱਚ ਸਿੱਧੀ ਲਕੀਰ ਦੀ ਚਾਲ ਤੋਂ ਤਾਂ ਮੂਲੋਂ ਹੀ ਕੋਈ ਮਤਲਬ ਸ਼ੈ ਨੀ ਹੈਗੀ, ਹੋਰ ਤਾਂ ਹੋਰ ਇੱਕ ਦੂਰ ਦੇ ਤਾਰੇ ਤੋਂ ਵੀ ਮਤਲਬ ਜੋ ਕਿਰਨ ਸਾਡੀ ਧਰਤੀ ਤੇ ਆਉਂਦੀ ਹੈ, ਉਹ ਵੀ ਮੁੜ ਜਾਂ ਝੁਕ ਜਾਂਦੀ ਹੈ, ਤੇ ਜਦੋਂ ਉਹ ਸੂਰਜ ਦੇ ਗਿਰਦ ਬਣੀ ਹੋਈ ਪਹਾੜੀ ਢਲਾਣ ਤੋਂ ਗੁਜ਼ਰਦੀ ਹੈ, ਤੇ ਆਈਨਸਟੀਨ ਨੇ ਨਾ ਕੇਵਲ ਇਹ ਸਿਧਾਂਤ ਦਰਸਾਇਆ, ਸਗੋਂ ਜਿਹੜੀ ਗਣਿਤ ਵਿੱਦਿਆ ਦੇ ਗੁਣਾਂ ਰਾਹੀਂ ਇਹ ਮੋਡ ਪੂਰਾ ਪੂਰਾ ਮਿਣ ਕੇ ਵੀ ਦੱਸਿਆ ਸੀ ਕਿ ਸੰਨ ਉੱਨੀ ਸੌ ਉੱਨੀ ਦੇ ਗ੍ਰਹਿਣ ਸਮੇਂ ਜਿਹੜਾ ਤਾਰਾ ਵਿਗਿਆਨੀਆਂ ਨੇ ਆਈਨਸਟੀਨ ਦੁਆਰਾ ਲਾਏ ਗਏ ਅਨੁਮਾਨਾਂ ਦਾ ਪਰਤਾਵ ਲਿਆ, ਤਾਂ ਭਲੀ ਭਾਂਤੀ ਇਹ ਜਿਹੜਾ ਸੀ ਸਿੱਧ ਹੋ ਗਿਆ ਕਿ ਤਾਰਿਆਂ ਦਾ ਮੋਡ ਜਿਹੜਾ ਬਿਲਕੁਲ ਓਨਾ ਹੀ ਹੈ, ਜਿੰਨਾ ਕਿ ਆਈਨਸਟੀਨ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਤੇ ਹਾਂ ਤੇ ਆਈਨਸਟੀਨ ਦੀਆਂ ਜਿਹੜੀਆਂ ਇਨ੍ਹਾਂ ਖੋਜਾਂ ਦੇ ਕਾਰਨ ਜਿਹੜੇ ਲੋਕਾਂ ਨੇ ਉਹਨਾਂ ਨੂੰ ਮਤਲਬ ਸੰਸਾਰ ਦਾ ਸ਼੍ਰੋਮਣੀ ਵਿਗਿਆਨੀ ਤੇ ਨਿਊਟਨ ਦਾ ਜੇਤੂ ਦੇ ਨਾਵਾਂ ਨਾਲ ਸਨਮਾਨਿਆ ਸੀ, ਤੇ ਲੋਕਾਂ ਦਾ ਪਾਗਲਪਨ ਤੇ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਜਿਹੜੇ

ਉੱਨੀ ਸੌ ਪੰਜ ਵਿੱਚ ਆਈਨਸਟੀਨ ਨੂੰ ਜ਼ਿਊਰਿਚ ਦੇ ਵਿਸ਼ਵ ਵਿਦਿਆਲੇ ਨੇ doctorate degree ਪ੍ਰਦਾਨ ਕੀਤੀ ਤੇ ਉੱਨੀ ਸੌ ਨੋਂ ਵਿੱਚ ਸਿਧਾਂਤਿਕ ਭੌਤਿਕ ਵਿਗਿਆਨ ਦਾ professor ਨਿਯੁਕਤ ਕੀਤਾ ਉਹਨਾਂ ਨੂੰ ਤੇ ਥੋੜ੍ਹੇ ਸਮੇਂ ਮਗਰੋਂ ਹੀ ਜਦੋਂ ਉੱਨੀ ਸੌ ਤੇਰਾਂ ਵਿੱਚ ਉਹ ਬਰਲਿਨ ਦੇ ਵਿਸ਼ਵ ਵਿਦਿਆਲੇ ਦਾ professor ਅਤੇ ਵਿਗਿਆਨ ਦਾ ਵਿਗਿਆਨ ਦੀ ਸ਼ਾਹੀ ਸੰਸਥਾ ਦੇ ਮੈਂਬਰ ਵੀ ਚੁਣੇ ਗਏ ਸੀ।

ਦੇਸ ਦਾ ਦੌਰਾ ਵੀ ਕੀਤਾ ਸੀ ਮੈਂ,

ਤੇ ਆਈਨਸਟਾਈਨ ਨੂੰ ਯੁੱਧ ਨਾਲ ਅਤੀ ਘਿਰਨਾ ਸੀ,

ਤੇ ਅੰਤ ਫਿਰ ਯੁੱਧ ਖ਼ਤਮ ਹੋਇਆ ਫਿਰ ਯਹੂਦੀਆਂ ਦੇ ਵਿਰੁੱਧ ਵੀ ਇਸ ਦੇਸ ਵਿੱਚ ਤੂਫ਼ਾਨ ਉੱਠਿਆ ਹੋਇਆ ਸੀ।

ਆਈਨਸਟਾਈਨ ਨੂੰ ਇਹ ਪਤਾ ਲੱਗਾ ਕਿ ਉਸਦੀ ਜਾਨ ਨੂੰ ਵੀ ਖ਼ਤਰਾ ਹੈ,

ਤੇ ਯੂਰੋਪ ਤੇ ਏਸ਼ੀਆ ਦੇ ਦੌਰੇ ਤੇ ਚੱਲ ਪਿਆ ਸੀ l

ਲੋਕਾਂ ਨਾਲ ਦਿੱਤੇ ਮਾਣ ਤੇ ਵਡਿਆਈ ਉਸਨੂੰ ਬੁਰੀ ਲੱਗਦੀ ਸੀ।

ਤੇ ਉਹਨਾਂ ਦੀ ਸਹਾਇਤਾ ਲਈ ਹਮੇਸ਼ਾ ਲਈ ਤਤਪਰ ਰਹਿੰਦਾ ਸੀ।

ਹਾਂਜੀ ਤੇ ਜਿਹੜੀ ਏਸ਼ੀਆਈ ਦੇਸਾਂ ਦਾ ਰਟਨ ਕਰਨ ਮਗਰੋਂ ਉਸ ਨੇ ਦੱਖਣੀ ਅਮਰੀਕਾ ਦਾ ਦੌਰਾ ਕੀਤਾ l

ਫਿਰ ਇੱਥੇ ਵੀ ਉਸ ਨੇ ਇਹੀ ਵੇਖਿਆ ਕਿ ਵੱਡੀਆਂ ਮੱਛੀਆਂ ਛੋਟੀਆਂ ਨੂੰ ਨਿਗਲ ਰਹੀਆਂ ਹਨ।

ਫਿਰ ਅੰਤ ਨੂੰ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਪੁੱਜਾ ਤੇ ਉਸਨੇ ਵਿਚਾਰ ਬਣਾਇਆ ਕਿ ਉਹ ਇੱਥੇ ਹੀ ਰਹੇਗਾ।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

ਗੁਰੂਤਵੀ ਖੇਤਰ ਤੇ ਬਿਜਲ ਚ~ ਅਹ ਚੁੰਬਕੀ ਖੇਤਰ ਦੇ ਮੂਲ ਨਿਯਮਾਂ ਨੂੰ ਇਕਰੂਪਤਾ ਨੂੰ ਗਣਿਤ ਸ਼ਾਸ਼ਤਰ ਵਿੱਚ ਰਾਹੀਂ ਸਿੱਧ ਕੀਤਾ ਸੀ।

ਤੇ ਉਸ ਅਕਾਦਮੀ ਨੇ ਇਸ unifie~ ਅਹ unified field ਸਿਧਾਂਤ ਨੂੰ ਪ੍ਰਕਾਸ਼ਿਤ ਕਰਵਾਇਆ ਸੀ।

ਹਾਂਜੀ ਤੇ ਹੁਣ ਅਮਰੀਕਾ ਪੁੱਜ ਕੇ ਉਸ ਨੇ ਉਥੋਂ ਦੇ ਪ੍ਰਸਿੱਧ ਵਿਗਿਆਨੀਆਂ, professor ਅਹ ਟੋਲਮੈਨ ਅਤੇ doctor ਬੋਰਿਸ ਪੋਡੋਸਨੀ ਨਾਲ ਇੱਕ ਮਿਲ ਕੇ ਕੁਆਂਟਮ ਸਿਧਾਂਤ ਦੀ ਪੜਚੋਲ ਵੀ ਕੀਤੀ ਸੀ। ਅੱਛਾ ਜੀ ਤੇ ਨਾ ਮੈਂ

ਆਈਨਸਟੀਨ ਨੂੰ ਆਸ ਸੀ ਕਿ ਉਹਦੀ ਮਤਲਬ ਮਾਤ-ਭੂਮੀ ਜਿਹੜੀ ਜਰਮਨੀ ਆ, ਉਹ ਛੇਤੀ ਹੀ ਆਪਣਾ ਪਾਗਲਪਣ ਜਿਹੜਾ ਆ ਉਹ ਛੱਡ ਦੇਵੇਗੀ, ਪਰ ਹੋਇਆ ਬਿਲਕੁਲ ਇਸ ਦੇ ਉਲਟ ਹੋਇਆ ਸੀ ਤੇ ਸੰਨ ਜਦੋਂ ਉੱਨੀ ਸੌ ਬੱਤੀ ਵਿੱਚ ਅਹ ਅਡੋਲਫ਼ ਹਿਟਲਰ ਨੇ ਦੇਸ਼ ਦੀ ਵਾਂਗਡੋਰ ਸੰਭਾਲੀ ਤਾਂ ਉਸਦੇ ਸਿਪਾਹੀਆਂ ਸਟਾਰਮ ਟਰੁੱਪਰਸ ਤੇ ਘੋਰ ਅਤਿਆਚਾ~ ਨੇ ਘੋਰ ਅਤਿਆਚਾਰ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਲੋਕਾਂ ਦੇ ਉੱਤੇ, ਤੇ ਨਾਜ਼ੀਆਂ ਨੇ ਕੋਸ਼ਿਸ਼ ਕੀਤੀ ਕਿ ਆਈਨਸਟੀਨ ਮੁੜ ਜਰਮਨੀ ਆ ਜਾਵੇ, ਤੇ

ਉਹਨਾਂ ਨੇ ਉਸਨੂੰ ਵਚਨ ਦਿੱਤਾ ਕਿ ਭਾਵੇਂ ਇਸ ਦੇਸ਼ ਵਿੱਚ ਯਹੂਦੀਆਂ ਨੂੰ ਦੇਸ਼ ਨਿਕਾਲੇ ਦਿੱਤੇ ਜਾ ਰਹੇ ਹਨ, ਤੇ ਪਰ ਆਈਨਸਟੀਨ ਨਾਲ ਇਹੋ ਜਿਹਾ ਵਰਤਾਓ ਜਿਹੜਾ ਉਹ ਨਹੀਂ ਕੀਤਾ ਜਾਵੇਗਾ,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 ਨਿਊਜਰਸੀ ਦੀ, ਪ੍ਰਿੰਸਟਨ university ਦੀ ਦਾ ਜਿਹੜਾ ਕਿ ਸਾਰੀ ਉਮਰ ਲਈ ਹੀ ਮੈਂਬਰ ਉਹਨਾਂ ਨੇ ਬਣਾ ਦਿੱਤਾ ਸੀ। ਅੱਛਾ।

ਤੇ last ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉੱਨੀ ਸੌ ਪਚਪਨ ਵਿੱਚ

ਤੇ ਇਹਨਾਂ ਦੀ ਮੌਤ ਉੱਤੇ ਚੈਮ ਵਿਜ਼~ ਅਹ ਵਿਜ਼ਮੈਨ ਦੀ ਵਿਧਵਾ ਨੇ ਇੱਕ ਤਾਰ ਰਾਹੀਂ ਉਸ ਨੇ ਆਪਣੀ ਸ਼ਰਧਾਂਜਲੀ ਪੇਸ਼ ਕਰਦਿਆਂ ਲਿਖਿਆ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

ਬਸ ਇਹੀ ਸੀ ਇਹਨਾਂ ਦਾ ਮੌਤ ਮੌਤ ਦਾ ਕਾਰਨ ਇਹੀ ਸੀ। ਹਾਂ ਇਹ ਹੋ ਗਿਆ ਇਹਨਾਂ ਦਾ ਸਾਰਾ ਹੁਣ ਜੀਵਨ ਤੋਂ ਲੈ ਕੇ ਅੰਤ ਤੱਕ ਆਪਾਂ ਸਾਰਾ ਤਾਂ ਹੋ ਗਿਆ ਤੇ ਹੁਣ ਇਹਨਾਂ ਨੂੰ,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 ਹਾਂਜੀ ਹਾਂਜੀ okay ਹਾਂਜੀ okay ਜੀ।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 ਜਿਵੇ ਕਿ ਆਪਾਂ ਅਕਸਰ ਹੀ ਅਖਬਾਰਾਂ ਅਤੇ TV ਚੈਨਲਾਂ ਉਪਰ ਦੇਖਦੇ, ਸੁਣਦੇ ਹਾਂ, ਕਿ ਨਵੀਆਂ-ਨਵੀਆਂ ਖਬਰਾਂ ਆਉਂਦੀਆਂ ਹਨ ਜਿਵੇ ਕਿ ਸਮਾਜ ਵਿਚ ਕੀ ਵਾਪਰ ਰਿਹਾ ਹੈ, ਜਾਂ ਕਿਸੇ ਤਰਾਹ ਦੀ ਕੋਈ ਘਟਨਾ ਵਾਪਰ ਗਈ, ਜਾਂ, ਸਰਕਾਰ ਦਵਾਰਾ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

ਇਸ ਤਰਾਹ ਹੈ, ਕਿ ਖਬਰਾਂ ਸਾਡੀ ਜ਼ਿੰਦਗੀ ਵਿਚ ਕਾਫੀ, ਅਹਿਮ ਵੱਡਾ ਰੋਲ ਅਦਾ ਕਰਦੀਆਂ ਹਨ ਜੇ ਖਬਰਾਂ ਦੀ ਗੱਲ ਕਰ ਲਇਏ

ਜੋ ਫੈਲ ਰਹੀਆਂ ਸਮਾਜ ਵਿਚ ਬੁਰਾਈਆਂ ਹਨ ਸਚੇਤ ਵੀ ਕਰਦੀਆਂ ਹਨ